ਹਾਂ ਹਾਂ। ਹੋਰ? ਹੋਰ ਦਸ ਕੀ ਬਣਦਾ।

ਰੋਟੀ-ਪਾਣੀ ਛੱਕ ਲਿਆ?

ਉਹ police ਚ ਲਗੇ ਹੋਏ ਨੇ। hello police ਚ ਲਗੇ ਹੋਏ ਨੇ।

police ਚ ਲਗੇ ਹੋਏ ਨੇ।

ਹੈਂ? ਕਿਆ ਵਧੀਆ ਗੱਲਾਂ ਆ ਕਿੱਥੇ duty ਆ? ਉਹਨਾ ਦੀ Chandigarh

ਹਾਂ ਹਾਂ।

ਅੱਛਾ ਚਲੋ ਵਧੀਆ। ਹਮ

ਵਧੀਆ ਮਹਾ ਫੇਰ ਤਾਂ।

ਚਲੋ। ਦਿਲ ਜਿਹਾ ਨਹੀਂ ਲੱਗਦਾ ਮੇਰਾ।

ਦਿਲ ਜਿਹਾ ਨਹੀਂ ਲੱਗਦਾ ਕਿਥੇ ਮੈਂ ਕਿਹਾ।

ਕੀ ਕਰੀਏ?

ਵੈਸੇ ਤੁਸੀ ਤੁਸੀ ਕਿਥੋਂ belong ਕਰਦੇ ਓ?

Okay Okay Okay ਹੋਰ? ਹੋਰ ਦਸ ਹੁਣ। ਠੀਕ ਆ ਹੋਰ ਤਾਂ? ਅੱਛਾ। ਹੋਰ ਦਸ?

ਹੈਂ?

ਕੀ ਕੁਝ ਚਲਦਾ? ਭਰਾ ਹੋਰੀ ਕੀ ਕਰਦੇ ਨੇ? ਉਸ ਸਮੇ ਸੋਸਿਟੀਏਏ ਨੇ ਇਹ ਕਹਿ ਕੇ ਦਿਤਾ ਸੀ ਕਿ ਇਸ ਰਕਮ ਨੂੰ ਆਏ ਹੋਏ ਤੇ ਆਏ ਹੋ ਚੁਕੇ ਸਹਾਇਤਾ ਲਾਇ ਜਿਵੇਂ ਦੁਪਟੀ ਕੰਮਿਸ਼ਨਰ ਸਾਹਿਬ ਚੋਣ ਖਰਚ ਲਾਇ ਅਤੇ ਇਹ ਛੋਟੀ ਜੀ ਰਕਮ ਯੂ ਹੀ ਖਰਚ ਕਰ ਦਿਤੀ ਚੁਕੀ ਦੋਸ਼ ਇਹ ਨਹੀਂ ਸਨ ਕਿ ਰਕਮ ਖਰਚੀ ਨਹੀਂ ਗਯੀ ਸਗੋਂ ਜਿਵੇਂ ਹੀ ਪਿੱਛੋਂ ਇਹ ਸਪਸ਼ਟ ਹੋਇਆ ਓਵੇਂ ਦੋਸ਼ ਇਹ ਸਨ ਕਿ ਜਿਨ੍ਹਾਂ ਤੇ ਇਹ ਰਕਮ ਖਰਚੀ ਗਯੀ ਓਹਨਾ ਕੋਲ ਰਸੀਦ ਕਿਉ ਨਹੁਈ ਲਾਇਆ ਗਿਆ ਕਿਉਕਿ ਰਸੀਦ ਨਹੀਂ ਲਿਆ ਗਾਇਆ ਕਾਨੂੰਨੀ ਭਾਵ ਇਸਦਾ ਇਹ ਆ ਕਿ ਦੁਪਟੀ ਕੰਮਿਸ਼ਨਰ ਉਰਦੂ ਗੁਰਡ ਕਰ ਡਾ ਹੈ ਕੋਈ ਕਾਨੂੰਨ ਹਿਓਹਜਾ ਹੈ ਕਿਉ ਕਹਿ ਕ ਗੱਲ ਮੁਕਾ ਦਿਤੀ ਗਯੀ ਮੇਰੀ ਸਫਾਈ ਇਹ ਸੀ ਕਿ ਪੰਜਾਬ ਸਰਕਾਰ ਦਾ ਆਪਣਾ ਸਪਸ਼ਟ ਇਹੋ ਸੀ ਕਿ ਪਹਿਲਾ ਰਸੀਦ ਆਵਹਿ ਦੇ ਚਮੇਲੀ ਚ ਸਰਧਠਿਆਂ ਦੇ ਸਾਹਿਤ ਕਰਨ ਲਾਇ ਨਾਮ ਲਿਆ ਜਾਵੇ ਦੁੱਜਾ ਜਿਨ੍ਹਾਂ ਲਾਰਡ ਪਾਵੇ ਸਰਕਾਰੀ ਖਜਾਨੇ ਚੋ ਹੀ ਹਨ ਮਨਸੂਬੇ ਦੇ ਰਕਮ ਕੱਟ ਕੇ ਇਸ ਕਾਮ ਲਾਇ ਖਰਚ ਕਰਿ ਜਾਵੇ ਤੀਜਾ ਪੰਜਾਬ ਦੇ ਹੋਰ ਬਾਕੀ ਜਿਲਿਆਂ ਵਿਚ ਲੱਖਾਂ ਰੁਪਿਆ ਸਰਕਾਰੀ ਖਜਾਨਿਆਂ ਛਪ ਕੱਢ ਕੇ ਦੁਪਟੀ ਕੋਮਿਸ਼ਨਊਰ ਕੱਢ ਕ ਕਿਉ ਵਰਤੇ ਹਨ ਬਿਨਾ ਕਿਸੇ ਮਜੂਰੀ ਦੇ ਬਿਨਾ ਕਿਸੇ ਆਦਿ ਲੈਣ ਤੋਂ ਚੋਥਾ ਮੈਂ ਕੋਈ ਰਕਮ ਕਿਸੇ ਚੋ ਨਾ ਕਸਦੀ ਆ ਨਾ ਵਰਤੀ ਆ ਪੰਜਵਾਂ ਇਹ ਦਸ ਕ ਹਜ਼ਾਰੇ ਰੂਪੀ ਮੈਂ ਜਿੰਨੇ ਵੜਿਆ ਆ ਉਸਦੇ ਮੁਕੰਮਲ ਮੈਂ ਸੇਹਦਾਮ ਭੁਗਤਾ ਦਿਤੀ ਹੈ ਕਿ ਇਸ ਰਕਮ ਦਾ ਮੈਂ ਪੈਸੇ ਪੈਸੇ ਸਪਸ਼ਟ ਗਵਾਹ ਅਨੁਸਾਰ ਵੱਡਾ ਜਾ ਚੁਕਾ ਹੈ ਰਸੀਦਾਂ ਤੋਂ ਸ਼ਰਨਾਰਥੀਆਂ ਕੋਲੋਂ ਲੈਣੀਆਂ ਸੰਭਵ ਹੀ ਨਹੀਂ ਸਨ ਕਿਉਕਿ ਉਹ ਓਹਨਾ ਦੇ ਨਾਮ ਭਰਣੰ ਦੇ ਪੁਸ਼ਟੀ ਕਰਦਾ ਤੇ ਯੋਗ ਝੂਠੀ ਸਾਚੀ ਰਸ਼ੀਦ ਦੇ ਕੋਈ ਅੰਤਰ ਰਹਿ ਨਹੀਂ ਸੀ ਜਾਂਦਾ

ਕਿ ਕੁਛ ਰਾਕਾਮ ਕੀਤੀ ਗਯੀ ਆ ਇਸ ਦੋਸ਼ ਨੂੰ ਸਾਬਿਤ ਕਰਨ ਲਾਇ ਸਹਾਡੇਟਰ ਸਰਕਾਰ ਨੂੰ ਕੁਜ ਪੁੱਛ ਹੋਣੀ ਚਾਹੀਦੇ ਸੀ ਪਰ ਏਦਾਂ ਦੀ ਕੋਈ ਸ਼ਹਾਦਤ ਪੁਗਟਾਈ ਹੀ ਨਹੀਂ ਗਯੀ ਗੱਲ ਸੁਨਣ ਅਨੁਸਾਰ ਮੇਨੂ ਇਸ ਦੋਸ਼ ਦਾ ਦੋਸ਼ੀ ਨਹੀਂ ਬਣਾਇਆ ਜਾ ਸਕਦਾ ਜਿਸ ਨਾਲ ਮੇਰਾ ਮੁਕਦਮਾ ਨਾਲਚਲਾ ਜਾਇ- ਜਦੋ ਮੇਰੀ ਇਸ ਪ੍ਰਕਾਰ ਦੇ ਸ਼ਹਾਦਤ ਵਿਕਸਹ ਪੇਸ਼ ਹੋਈ ਨੀ ਤੇ ਹੋਣ ਲਗੇ ਵਿਪਾਗ਼ ਕੁਜ ਸਮੇ ਲਾਇ ਪੁਲਿਸ ਨੇ ਕਰ ਦਿਤੀ ਗਯੀ ਤੇ ਫੇਰ ਦਿੱਲੀ ਨਾਲਗਾਲ ਕਰ ਕੇ ਉਸ ਅੰਗਰੇਜ ਚਿਐਫ ਜੱਜ ਨੇ ਹੁਕਮ ਕਰ ਦਿਤਾ ਕਿ ਹਿਮੇਰੀ ਸਫਾਈ ਦੇ ਸ਼ਹਾਦਤ ਦੇ ਇਕ ਦੋ ਅਤੇ ਟੀਨ ਕੋਈ ਗਾਵੈ ਲੈਣ ਲਾਇ ਤੀਰ ਨੀ ਸਰਦਾਰ ਕਪੂਰ ਸਿੰਘ ਆਪਣੇ ਜੋ ਚਾਰ ਹੋਈ ਜਾਵੇ ਹੁਣ ਜਾ ਪਿੱਛੋਂ ਕਰ ਲਾਵੇ ਭਾਵ ਇਹ ਸੀ ਕਿ ਸਰਦਾਰ ਕਪਊਸਿੰਘ ਨਾ ਤਾ ਸਿਪਾਹੀ ਦੇ ਸਿਹਦਾਤ ਪੇਸ਼ ਕਰਕੇ ਬਚ ਕੇ ਨਿਕਲਣ ਦੇਨਾ ਹੈ ਅਤੇ ਨਾਲ ਹੀ ਜੱਜ ਵੈਸਟਰਨ ਨੂੰ ਸੁਪਰੀਮ ਕੋਰਟ ਦੇ ਜੱਜੀ ਦਾ ਲਾਰਾ ਲਾਉਣਾ ਆ ਕਿ ਓਹੋ ਸ਼ਹਾਦਤ ਦੇ ਕਾਮ ਨੂੰ। ਉਹ ਬੇਸ਼ਕ ਕਿਲੇ ਤੰਗ ਦੇਵੇ ਗਈ ਪਰ ਕਪੂਰ ਸੁਇਨਘ ਨੂੰ ਸੁਕਾ ਨਾ ਜਾਨ ਦੇਵੇ ਗਈ ਦ੍ਰਿਸ਼ਟੀ ਕੋਪ ਚ ਰੱਖਣ ਵਾਲਿਉ ਗੱਲ ਇਹ ਹੈ ਕਿ ਜਦੋ ਸਰਦਾਰ ਪਟੇਲ ਨੇ ਇਹ ਐਵੀਡੈਂਸ ਅਪਪੀਨਡਿੰਗ ਸੀ ਜਾਰੀ ਕਰਵਾਇਆ ਓਦੋ ਸਾਰੇ ਹਿੰਦੁਸਤਾਨ ਚ ਗੈਰ ਭਾਰਤੀ ਚੀਜ ਫੇਲ ਗਈ ਇਹ ਸੀ ਕਿਉ ਵੇਰਸਟਰ ਨੇ ਮੇਰੇ ਸਰ ਤੇ ਰਿਪੋਰਟ ਕਰ ਦਿਤੀ ਕਿ ਸਰਦਾਰ ਕਪੂਰ ਸਿੰਘ ਨੇ ਕਿਉਕਿ ਇਹਨਾਂ ਦੋਸ਼ ਆਰੋਪਿਤ ਮਾਮਲੇਆਂ ਚ ਰਸੀਦਾਂ ਨਹੀਂ ਲਾਇਆ ਇਸ ਲਾਇ ਉਸ ਨੂੰ ਅਮਾਨਤ ਵਿਚ ਦੋਸ਼ੀ ਮੰਨਿਆ ਜਾਵੇ ਇਸ ਰਿਪੋਰਟ ਨੂੰ ਮਨ ਕੇ ਨਹਿਰੂ ਦੇ ਸਰਕਾਰ ਨੇ ਮੈਨੂੰ ਆਈ ਸੀ ਆਸ ਵਿੱਚੋ ਬਿਨਾ ਪੈਨਸ਼ਨ ਆਦਿ ਦੇ ਦੋਸ਼ੀ ਮਾਣਿਆ ਜਾਵੇ। ਕਾਰਨ ਦਿਤਾ ਤੇ ਮੇਨੂ ਪੰਜ ਸ਼ੇ ਸਾਲ ਹਾਈ ਕੋਟ ਚ ਸੁਪਰੇ ਕੋਟ ਚ ਉਲਜਾ ਦਿਤਾ ਤੇ ਯੂ ਹੀ ਬਾਰਹ ਵਜੇ ਤੇ ਕਾਰਟਰ ਕਰਨ ਦੇ ਤੇ ਕਰਨ ਲਾਇ ਜਦੋ ਮਿਸਟਰ ਵੈਸਟਰਨ ਮੇਰੇ ਤੇ ਰਿਪੋਰਟ ਪੇਜ ਚੂਇਕੇ ਸਨ ਊਸਦਵਾਰਾ ਐਸਵਤਰੇਂ ਸਾਬ ਸੁਪਰੀਮ ਕੋਟ ਤੇ ਜੱਜ ਬੰਗਏ ਸਨ ਉਸ ਨੂੰ ਵਿਧਾਨ ਅਨੁਸਾਰ ਛੇ ਮਹੀਨੇ ਦੇ ਅੰਦਰ ਅੰਦਰ ਪਾਰਲੀਮੈਂਟ ਚ ਪੇਸ਼ ਹੈ ਨਾ ਕੀਤਾ ਵੀ ਓਹੀਓ ਆ ਭਾਗ ਹੋਗਿਆ ਪਰ ਪਿੱਛੋਂ ਸ਼੍ਰੀ ਵੈਸਟਰਨ ਦੇ ਅੱਖਾਂ ਪੰਜਣ ਲਾਇ ਹਿੰਦ ਸਰਕਾਰ ਨੇ ਬ੍ਰਿਤਾਨੀਆ ਦੇ ਸਰਕਾਰ ਲੰਡਨ ਵਿਚ ਸਾਫ਼ਰਿਸ਼ ਕਰਕੇ ਕਿ ਭੇਜੀ ਕਿ ਇਸ ਗੋਰੇ ਜੱਜ ਨੇ ਕਈ ਵਰਾਂ ਪੰਜਾਬ ਵਿਚ ਕਾਮ ਕਰਕੇ ਜਨਤਾ ਦੇ ਬਹੁਮੁੱਲੀ ਸੇਵਾ ਕੀਤੀ ਹੈ।

ਸਰ ਦੀ ਉੱਚ ਉਪਾਧੀ ਕਰ ਦਿਤੀ ਚੇਤੇ ਰਹੇ ਕਿ ਮਿਸਟਰ ਵੈਸਟਰਨ ਪੰਜਾਬ ਵਿਚ ਕੋਈ ਪੰਦ੍ਰਹ ਚੌਦਹ ਮਹੀਨੇ ਹੀ chief judge ਰਹੇ ਸਨ ਅਤੇ ਇਸ ਸਮੇਂ ਵਿਚ ਸਾਲ ਕੁ ਭਰ। ਮੇਰੇ ਵਿਰੁੱਧ ਵਿਭਾਗੀ ਪੜਤਾਲ ਹੀ ਕਰਦੇ ਰਹੇ ਚੀਫ ਜੁਡੀਜੇ ਦਾ ਅਸਲੀ ਕਾਮ ਘਟ ਵੱਧ ਹੀ ਕੀਤਾ ਇਹ ਵਿਭਾਗੀ ਪੜਤਾਲ ਵੀ ਓਹਨਾ ਨੇ ਜਨਤਕ ਸੇਵਾ ਇਸ ਮਹਲ ਉਤੇ ਚੰਗਾ ਰਾਹੇਫ਼ਗਾ ਕਿ ਇੱਥੇ ਉਹ ਮੇਰੇ ਨਾਲ ਗਵਰਨਰ ਕਰਦੇ ਤਾ ਜੋ ਸਿਆਣਾ ਪਾਠਕ ਸਮਝ ਸਕੇ ਕਿ ਇਸ ਕਿਤਾਬ ਸਕੀ ਸਕੀ ਦੇ ਵਿਚ ਕਾਨੂੰਨ ਐਵਾਰਡ ਦੇ ਲਾਗੂ ਹੋਣ ਆ ਨਾ ਹੋਣ ਕਰਕੇ ਦਿਤੀ ਗਏ ਹਨ ਅਤੇ ਦੇਸ਼ ਦੇ ਵੰਦਰਤਾ ਕਿਸ ਅਧਾਰ ਤੇ ਕਿਸ ਢੰਗ ਨਾਲ ਹੋਈ ਅਤੇ ਉਸਦੇ ਕਿ ਪਰਿਣਾਮ ਨੇ ਸ਼ਹਿ ਕੇਕ ਸਿੱਖਾਂ ਦੇ ਸੰਭੰਡ ਵਿਚ ਦਿਤਾ ਨਿਕਲੇ ਅਤੇ ਨਿਕਲ ਰਹੇ ਹਨ ਜਿਹੜਾ ਮੰਦਭਾਗਾ ਇਹਨਾਂ ਸਤ੍ਰ ਦੇ ਵਿਚ ਗ੍ਰਿਫਤ ਹੋ ਜਾਵੇ ਉਹ ਅਦਾਲਤਾਂ ਰਾਹੀਂ ਅਤੇ ਵਕੀਲਾਂ ਦੇ ਸਹਾਰੇ ਨਾਲ ਆਪਣੇ ਨਾਲ ਇਆਪਰ ਰਹੀ ਡੂਡਲਨਲੀ ਕਿਸੇ ਹਾੜ ਤਕ ਸ਼ਿਊਟਲਕਾਰਾ ਪੈਣਾ ਚਾਹੇ ਓਹਨਾ ਕਿਸੇ ਕੈਸੇ ਕੀਤੇ ਬਿਨਾ

ਵਿਧਾਨ ਦੇ ਮੰਸ਼ਾ ਅਨੁਸਾਰ ਰਾਏ ਲੈਣ ਲਾਇ ਪੇਜਿਯਾ ਕਿਉਕਿ ਵਿਧਾਨ ਕਾਨੂੰਨ ਦਾ ਮਾਨਸਾ ਹੈ ਕਿਸੇ ਉੱਚ ਕਰਮਚਾਰੀ ਨੂੰ ਇਸ commission ਦੇ ਸਲਾਹ ਲਾਇ ਬਿਨਾ ਜਾਵੇ ਤਾ union public service commission ਨੇ ਨਾ ਕੇਵਲ ਭੁਗਤ ਚੁਕੀਅਧੂਰੀ

ਇਥੇ ਹੀ ਬਸ ਨੀ ਕੀਤੀ ਸਗੋਂ ਆਪਣੀ ਰਾਯ ਵਿਚ ਇਹ ਵੀ ਲੀਹ ਮਾਰੀਆ ਕਿ ਸਰਦਾਰ ਕਪੂਰ ਸਿੰਘ ਦੇ ਪਿਛਲੀ ਫਾਈਲ ਦੇਖਣ ਤੋਂ ਪਤਾ ਲਗਾ ਆ ਕਿ ਇਹ ਆਦਮੀ ਸੁਬਹ ਦਾ ਵੀ ਹੈ ਅਤੇ ਪੁਬ੍ਲਿਕ ਅਗੇ ਕੱਢ ਕਦੇ ਅਕਰਡ ਵੀ ਜਾਂਦਾ ਆ ਇਹ ਵੀ ਮੇਨੂ ਇਕ ਤ੍ਰਾਹ ਈ ਪ ਇਸ ਵਿੱਚੋ ਕਦੇ ਜਾਨ ਦੇ ਹਕ਼ ਵਿੱਚੋ ਪੋਸ਼ਣ ਕਰ ਦਿਤਾ

ਉਸ ਸ਼ਬਦ ਤੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਅਤੇ ਪਬਲਿਕ ਅਗੇ ਅਕਰਡ ਜਾਨ ਲਾਇਉ ਰਖਿਆ ਹੈ

ਜਿਸਨੂੰ ਕਿ ਕਿਸੇ ਅਲਾਹ ਨਿਵਾਸੀ ਨੇ ਚੋਦਰੀਆਂ ਦੇ ਮਾਨਸ ਅਨੁਸਾਰ ਧ ਦਿਤਾ ਗਿਆ ਸੀ ਓਥੇ ਦੋ ਗ੍ਰੰਥੀ ਇਕ ਦੂਜੇ ਦੀ ਪਿੱਛੋਂ ਕਤਲ ਕਰਕੇ ਨਾਲ ਵਗ ਦੀ ਨਹਿਰ ਵਿਚ ਸੁੱਟ ਦਿਤੇ ਗਏ ਤੇ ਕਾਤਲਾਂ ਦਾ ਪੂਰਾ ਖੋਜ ਨਾ ਨਿਕਲਿਆ ਅਤੇ ਇਹ ਛੋਟਾ ਜਿਹਾ ਕੋਠੜੀ ਨੁਮਾ ਗੁਰੂਦਵਾਰਾ ਬੰਦ ਹੋਗਿਆ ਤਦ ਇਕ ਐਸ਼ ਧਾਰੀ ਸਿਖਾਂ ਲਗਾ ਤਾ ਓਹਦੇ ਲਾਸ਼ ਵੀ ਹਫਤੇ ਦਾਸ ਦੀਨਾ ਵਿੱਚੋ ਓਥੇ ਨਹਿਰ ਚ ਪ੍ਰਾਪਤ ਹੋਈ ਸਰਕਾਰੀ ਰਿਪੋਰਟ ਇਹ ਹੀ ਕੀਤੀ ਗਈ ਕਿ ਕਾਤਲਾਂ ਦਾ ਕੁਝ ਪਤਾ ਨੀ ਲੱਗ ਸਕਿਆ ਇਸ ਗੱਲ ਦਸ ਸਿੱਖ ਸੰਸਾਰ ਵਿਚ ਰੋਲ ਪੈ ਗਿਆ ਤਾ ਬੁੱਢਾ ਦੱਲ ਦੇ ਦੋ ਨਿਹੰਗ ਸਿੰਘ ਇਸ ਗੁਰਦਵਾਰੇ ਦੀ ਸੇਵਾ ਸੰਭਾਲ ਲਇ ਪੂਝ ਗਏ ਓਹਨਾ ਡਾ ਲਾਸ਼ ਵੀ ਛੇਤੀ ਹੀ ਨਹਿਰ ਵਿਚ ਸੁਤ ਦਿਤੀਆਂ ਗਿਆ ਅਤੇ ਕਤਲ ਦਾ ਪਤਾ ਨਾ ਲੱਗਿਆ ਤਾ ਸ਼੍ਰੋਮਣੀ ਦਲ ਦੇ ਅਫਸਰ ਨੇ ਅਮ੍ਰਿਤੜ=ਸਰ ਦੇ ਹਨ ਇਹ ਮਾਮਲਕ ਆਪਣੇ ਹੇਠ ਲੈ ਲੈ ਆ ਤੇ ਅਲੈਪਿੰਡ ਵਿਚ ਇਕ ਇਕੱਠ ਕੀਤਾ ਜਿਸਦੇ ਜਲੂਸ ਚ ਹਜ਼ਾਰਾਂ ਸਿੱਖ ਓਥੇ ਪੌਂਚੇ ਇਸ ਜਲੂਸ ਦੇ ਕੀਰਤਨੀ ਵਿਚ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪ੍ਰਸਿਧ ਰੱਗੀ ਭਾਈ ਸੁੰਦਰ ਸਿੰਘ ਵੀ ਸ਼ਾਮਿਲ ਗਏ ਇਹ ਜਲੂਸ ਉਤੇ ਇਲਾਕੇ ਦੇ ਮੁਸਲਮਾਨਾਂ ਵਲੋਂ ਪੰਜਾਬ ਦੇ ਪ੍ਰਸਿੱਧ ਤੇ ਦੋਹਿਰਾ ਦਾ ਨਵਾਬ ਸਰ ਉਮਰ ਹਯਾਤ ਖਾਂ ਟਿਵਾਣਾ ਤੇ ਸਹਿ ਹੇਠ ਵੱਡਾ ਹਮਲਾ ਕੀਤਾ ਗਿਆ ਜਿਸ ਚ ਹਜ਼ਾਰਾਂ ਸਿੱਖ ਮਾਰੇ ਗਏ ਤੇ ਰੱਗੀ ਸੁੰਦਰ ਸਿੰਘ ਗ ਵੀ ਸ਼ਹੀਦ ਹੋ ਗਏ। ਪੰਜਾਬ ਸਰਕਾਰ ਉਤੇ ਯੂਨੀਨਿਸਟ ਮੁਸਲਮਾਨ ਨਵਾਬ ਤੇ ਖਾਨ ਬਹਾਦਰਾਂ ਦਾ ਕਬਜਾ ਸੀ ਇਸਲਈ ਸਿੱਖਾਂ ਦੀ ਕੋਈ ਦਾਦ ਫਰਿਆਦ ਨਹੀਂ ਸੁਣੀ ਗਈ ਇਹ ਗੱਲ ਸਨ ਉਣੀ ਸੋ ਚਾਲੀ ਦੇ ਨੇੜੇ ਤੇੜੇ ਦੀ ਹੈ।

ਉਸ ਸਮੇ ਹੀ ਮੈਂ ਗੁਜਰਾਤ ਵਿਚ ਡਿਪਟੀ ਕਮਿਸ਼ਨਰ ਆਂ ਲਗਾ ਤੇ ਛੇਤੀ ਪਿੱਛੋਂ ਹੀ ਉਹ ਨਿਹੰਗ ਸਿੰਘ ਦੇ ਵੀ ਕਤਲ ਕਰ ਦਿਤਾ ਗਯਾ ਅਤੇ ਉਸ ਦੀ ਲਾਸ਼ ਨਹਿਰ ਵਿਚ ਸੁੱਟ ਦਿਤੀ ਗਯੀ ਅਤੇ ਉਸ ਲਾਸ਼ ਦੀ ਰੰਦੇ ਸਰਕਾਰੀ ਅਫਸਰ ਨੇ ਲਾਸ਼ ਨੂੰ ਜਾਨ ਭੁੱਜ ਕੇ ਸਰਵੋਦਯਾ ਜਿਲੇ ਦੇ ਹਾੜ ਅੰਦਰ ਪੁਣਛਾਣ ਦਿਤਾ ਗਿਆ ਜਿਥੋਂ ਕਿ ਪ੍ਰਾਪਤ ਕਰਕੇ ਲਾਸ਼ ਮੈਂ ਇਸ ਗੱਲ ਦੀ ਆਪ ਤਾਬਦਿਸ਼ ਕਰਵਾਈ ਤਾ ਸ਼ਹਾਦਤ ਕਰ ਦਿਤੀ ਕਿ ਕਤਲ ਦੋ

ਪ੍ਰਾਪਤ ਹੋ ਗੁਏ ਤੇ ਮੈਂ ਕਾਤਿਲਾਂ ਦੇ ਗਿਰਫਤਾਰੀ ਤੇ ਕਤਲ ਦੇ ਬਖਲਾਫ਼ ਦੇ ਲਾਇ ਪੰਜੇ ਤਖਤ ਆਪਣੇ ਚ ਲੈ ਗਿਆ। ਗੁਜਰਾਤ ਮੇਰੇ ਕੋਲ ਆਏ ਤੇ ਕਹਿਣ ਲਗੇ ਕਿ ਇਹ ਚਲਾਨ ਨਾ ਕੀਤਾ ਜਾਇ ਕਿਉਕਿ ਨਿਹੰਗ ਸਿੰਘ ਅੱਪ ਨਹਿਰ ਵਿਚ ਗੰਮ ਹੋਇਆ ਆ ਦਸ ਦਿੱਤਾ ਕਿ ਮੈਂ ਉੰਨਾ ਦੀ ਕਤਲ ਵਿਚ ਗਿਰਫਤਾਰੀ ਦੇ ਵਾਰੰਟ ਕੱਢਣ ਬਾਬਤ ਵਿਚਾਰ ਕਰ ਰਿਹਾ ਹਾਂ ਤੇ ਜੇ ਉਹ ਇਕ ਘੰਟੇ ਦੇ ਅੰਦਰ ਅੰਦਰ ਮੇਰੇ ਜਿਲੇ ਗੁਜਰਾਤ ਦੀ ਵਿੱਚੋ ਬਾਹਰ ਨਾ ਚਲੇ ਗਏ ਤਾ ਮੈਂ ਓਹਨਾ ਨੂੰ ਇੱਥੇ ਹੀ ਗਿਰਫ਼ਤਾਰ ਕਰ ਲਾਵਾਂ ਗਏ ਮੇਰੇ ਇਹ ਗੱਲ ਸੁਨ ਕੇ ਨਵਾਬ ਸਾਹਿਬ ਸਿੱਧਾ ਦਿੱਲੀ ਵਾਇਸਰਾਏ ਤੋਂ ਮੇਰੀ ਸ਼ਿਕਾਇਤ ਕਰਨ ਜਾ ਪੁੱਜੇ।

ਸਨ ਉਨਿ ਸੌ ਉਨਤੀ ਦੇ ਲੱਗਭਗ ਦਿੱਲੀ ਦੀ central assembly ਵਿਚ ਕਰਦੇ ਇਹੋ ਕਿਹਾ ਸੀ ਲੋਗ ਕਹਿਤੇ ਹੈਂ ਕਿ ਮੈਂ ਸਰਕਾਰ ਦਾ ਮਈ ਕਿਸੇ ਦਾਕਹਿੰਤਾ ਹੂ ਕਿ ਮਵਿੰ ਇਹ ਸ਼ਾਹਬਾਦ ਸਾਰੇ ਮੁਲਕ ਵਿਚ ਗੁੰਝ ਉ ਸਨ ਤੀਜਾ ਨਿਕਲੇਗੀ ਪੰਜਾਬ ਸਰਕਾਰ ਮਨੁ ਤਾਲ ਰਹੀ ਗੁਝਰਤ ਵਾਲਬਫਾਲ ਦਿਤਾ ਡਟੇ ਮੁਕਦਮਾ ਨਿਹਗਲ ਸਿੰਘ ਦਾ ਵਾਪਿਸ ਲੈ ਲਿਆ ਤੇ ਸਿਕੰਦਰ ਨਿਯੁਯਾਹਨ ਖਾਨ

ਅਤੇ ਹੋਰ ਮੁਸਲਮਾਨਾਂ ਨਾਲ ਉਚਾ ਨੀਵਾਂ ਬੋਲਣ ਦੇ ਕਾਰਨ ਸਰਕਾਰੀ ਬੰਦੇ ਉੱਤੇ ਚਾਰਡ ਪਾਈ ਜਾਵੇ ਅੰਗਰੇਜ ਗਵਰਨਰ ਨੇ ਆਪਣੀ ਪ੍ਰੀਮਿਅਰ ਦੀ ਇਹ ਸਿਫਾਰਿਸ਼ ਰੱਦ ਕਰ ਦਿਤੀ ਅਤੇ ਕਾਗਜ ਦਾਖਲ ਦਫਤਰ ਹੋ ਗਏ ਸਰਕਾਰੀ ਰੂਲ ਤੇ ਕ਼ਾਨੂਨ ਸਰਕਾਰੀ ਕਰਮਚਾਰੀਆਂ ਬਾਬਤ ਏਹੇ ਹੈ ਜਿਨ੍ਹਾਂ ਵੀ ਨਿਜੀ ਫਿਲੇ ਅਗੇ ਨਾ ਸੁਖਾਵਾਂ ਸੁਲਝਣ ਉਤੇ ਨਾ ਦਿਤੀ ਜਾਵੇ ਉਸ ਆਫ ਦੇ ਰੂਪ ਚ ਕਿਸੇ ਸਮੇ ਵੀ ਵਰਤਿਆ ਨਹੀਂ ਜਾ ਸਕਦਾ ਉਹ ਹੋ ਚੁੱਕਿਆ ਸਮਝਾ ਜਾਂਦਾ ਹੈ ਸਰਕਾਰੀ ਰੂਲ ਤੇ ਕਾਨੂੰਨ ਇਹ ਹੀ ਹੈ ਕਿ ਕੋਈ ਉਸ ਸਰਕਸਰੀ ਕਰਮਚਾਰੀ ਨੂੰ ਦੇਖ ਕੇ ਸਰਕਰੀ ਪਾੜੇ ਉਤੇ ਬਚਾ ਹੀ ਕੀਤਾ ਗਿਆ ਹੋਵੇ ਤਦ ਵੀ ਉਹ ਅੰਦਰਾਜ ਕਿਸੇ ਵੀ ਚੀਜ ਲਾਇ ਵਰਤਿਆ ਨਹੀਂ ਜਾ ਸਕਦਾ ਜੋ ਦੋਸ਼ ਆਰੋਪਿਤ ਕਰ ਸਕੇ ਦੋਇਸ਼ ਦਾ ਅੰਗ ਨਾ ਬੰਮੀਆਂ ਜਾਵੇ ਮੇਰੇ ਇਕੱਠ ਸੁਬਹ ਬਾਬਰ ਸਿਕੰਦਰ ਰਿਹਾਯਾਤ ਦਾ ਇਹ ਰੁਸ

ਹਨ ਦੋਹਾ ਵਿਚ ਕੋਈ ਗੱਲ ਵੀ ਨਹੀਂ ਹੋਈ ਤੇ ਯੂਨੀਓਂ ਪਬਲਿਕ ਸਰਵਿਸ ਕੰਮਿਸ਼ਨ ਮੇਨੂ ਈਏ ਪੀ ਇਸ ਦੇ ਹਕ਼ ਚੋ ਕਢਣਾ ਦੇ ਹਕ਼ ਵਿਚ ਦਲੀਲ ਬਣਾਉਣਾ। ਸਿੱਧਾ ਹਿਕ ਦਾ ਧੱਕਾ ਗੈਰ ਕਾਨੂੰਨੀ ਅਤੇ ਲੱਜਾ ਰਹਿਤ ਕੁਕਰਮ ਹੈ ਇਹੀ ਮੁਹਿਮ ਪਬਲਿਕ ਸਰਵਿਸ ਕਾਮਿਸ਼ਨ ਇਸਲਯੀ ਸਥਾਪਿਤ ਕੀਤਾ ਗਿਆ ਹੈ ਕਿ ਸਰਕਾਰ ਕਿਸੇ ਸਰਕਾਰੀ ਅਫਸਰ ਨਾਲ। ਅਨਿਆ ਨਾ ਕਰ ਸਕੇ ਪਰ ਇਸ commission ਦੇ ਧੱਕੇ ਤੇ ਅਨਿਆਯ ਤੋਂ ਸਰਕਾਰੀ ਅਫਸਰਾਂ ਨੂੰ ਕੌਣ ਬਚਾਵੇ cableTV ਵੀ ਵਿਗਿਆਨ ਦੀਆਂ ਬਾਕੀ ਕਾਢਾਂ ਵਾਂਗ ਇਕ ਮਹਾਨ ਕਾਢ ਹੈ ਅੱਜ ਕੋਈ ਵਿਰਲਾ ਹੀ ਘਰ ਅਜਿਹਾ ਮਿਲੇਗਾ ਜਿਸ ਵਿਚ CableTV ਨਹੀ ਹੈ ਹਰ ਇੱਕ ਘਰ ਵਿਚ ਟੈਲੀਵਿਜ਼ਨ ਹੈ ਤੇ ਹਰ ਇੱਕ ਘਰ ਵਿਚ ਕੇਬਲ ਟੀਵੀ ਵੀ ਲੱਗਿਆ ਹੋਇਆ ਹੈ ਇਹ ਇਕ ਅਜਿਹਾ ਸਾਧਨ ਹੈ ਜਿਸ ਰਾਹੀ ਦੇਸ਼ ਵਿਦੇਸ਼ ਦੇ TV ਚੈੱਨਲਾਂ ਦੇ ਪ੍ਰੋਗਰਾਮਾਂ ਨੂੰ ਅਸੀਂ satellite ਰਾਹੀ ਪ੍ਰਾਪਤ ਕਰਕੇ ਕੇਬਲਾਂ ਦਾ ਜਾਲ ਬਿਛਾ ਕੇ ਘਰ ਘਰ ਪਹੁੰਚਾਇਆ ਜਾਂਦਾ ਹੈ ਭਾਰਤ ਦੇ ਆਮ ਸ਼ਹਿਰਾਂ ਵਿਚ ਸੋ ਤੱਕ ਟੀਵੀ ਚੈੱਨਲਾਂ ਨੂੰ ਵੀ ਘਰ ਘਰ ਪਹੁੰਚਾਉਣ ਦਾ ਪ੍ਰਬੰਧ ਹੈ। ਜੀ ਟੀਵੀ, ਕਾਰਟੂਨ ਟੀਵੀ ਆਦਿ ਲੋਕਾਂ ਦੇ ਹਰਮਨ ਪਿਆਰੇ ਚੈਨਲ ਹਨ। ਕੋਈ ਸਮਾਂ ਸੀ ਕਿ national ਚੈਨਲ ਤੇ ਹਫਤੇ ਵਿਚ ਦੋ ਵਾਰੀ ਫਿਲਮ ਦਿਖਾਈ ਜਾਂਦੀ ਸੀ। ਵੱਡੇ ਛੋਟੇ ਸਬ ਉਸ ਸਮੇ ਤੱਕ ਕੰਮ ਕਾਜ ਮੁਕਾ ਕੇ ਟੀਵੀ ਅੱਗੇ ਬੈਠ ਜਾਂਦੇ ਸਨ ਦੋ ਵਾਰ ਹਫਤੇ ਵਿਚ ਗਾਣਿਆਂ ਦਾ program ਹੁੰਦਾ ਸੀ ਬਾਕੀ ਸਮੇ ਵਿਚ ਖ਼ਬਰਾਂ ਹੀ ਸੁਨਣ ਨੂੰ ਮਿਲਦੀਆਂ ਸਨ ਪਰੰਤੂ ਅੱਜ cableTV ਰਾਹੀ ਕੁਝ TVchannel ਨਿਰੀਏ ਫ਼ਿਲਮ ਕੁਝ ਨਿਰੀਆਂ ਖ਼ਬਰਾਂ ਕੁਝ ਨਿਰੇ ਗਾਣੇ ਆਦਿ ਪੇਸ਼ ਕਰਦੇ ਹਨ cableTV ਅੱਜ ਦੇ ਯੁਗ ਵਿਚ ਮਨੋਰੰਜਨ ਦਾ ਪੱਖ ਤੇ ਸਸਤਾ ਸਾਧਣ ਹੈ ਇਹ ਵੱਖ ਵੱਖ ਤਰੀਕਿਆਂ ਨਾਲ ਸਾਡਾ ਮਨੋਰੰਜਨ ਕਰਦਾ ਹੈ ਇਹ ਦਿਨ ਰਾਤ ਸਾਡਾ ਮਨ ਉਚਾਵਾਂ ਕਰਦਾ ਹੈ ਇਹ ਫ਼ਿਲਮਾਂ ਨਾਟਕ ਗਾਣਿਆਂ cartoon ਹਾਸਦਸ program ਆਦਿ ਪੇਸ਼ ਕਰਦਾ ਹੈ ਹਰ ਮਨੁੱਖ ਆਪਣੀ ਮਰਜੀ ਦਾ channel ਲਗਾਕੇ ਜਿਹੜਾ program ਦੇਖਣਾ ਚਾਹੇ ਦੇਖ ਸਕਦਾ ਹੈ ਇਹ ਸਵੇਰੇ ਚਾਰ ਵਜੇ ਤੋਂ ਹੀ ਧਾਰਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੰਦਾ ਹੈ ਇਹ ਲੋਕਾਂ ਲਾਇ romantic ਧਾਰਮਿਕ ਸੱਭਿਆਚਾਰਕ ਇਤਿਹਾਸਿਕ ਤੇ ਗਿਆਨ ਵਧਾਉ ਤੇ ਹਲਕੇ ਫੁਲਕੇ ਪ੍ਰੋਗਰਾਮ ਲੈਕੇ ਹਾਜ਼ਿਰ ਹੁੰਦਾ ਹੈ। ਇਸ ਉਤੇ ਪੇਸ਼ ਕੀਤੇ ਜਾਣੇ ਵਾਲੇ ਪ੍ਰੋਗਰਾਮ ਹਰ ਉਮਰ ਨਾਲ ਸੰਬੰਧਿਤ ਹੁੰਦੇ ਹਨ। ਸਵਾਨੀਆ ਸਵੇਰੇ ਬੱਚਿਆਂ ਨੂੰ school ਭੇਜ ਕੇ ਅਰਾਮ ਨਾਲ ਆਪਣੇ ਮਨਪਸੰਦ program ਦੇਖਦਿਆਂ ਹਨ ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਸੋਈ program ਵੀ ਪੇਸ਼ ਕੀਤੇ ਜਾਂਦੇ ਹਨ ਬੱਚਿਆਂ ਲਈ cartoon ਵੀ ਦਿਖਾਏ ਜਾਂਦੇ ਹਨ ਗਰਮੀਆਂ ਜਾ ਸਰਦੀਆਂ ਦੀਆ ਛੁੱਟੀਆਂ ਵਿਚ ਬੱਚਿਆਂ ਲਈ special ਕ੍ਰਿਆਤ੍ਮਕ program ਵੀ ਦਿਖਾਏ ਜਾਂਦੇ ਹਨ ਵੱਡੇ ਬੱਚਿਆਂ ਲਈ ਭਿਨ ਭਿਨ ਦੇਸ਼ਾਂ ਨਾਲ ਸੰਬੰਧਿਤ ਸੱਭਿਆਚਾਰਾਂ ਦੇ program romantic ਕਹਾਣੀਆਂ ਮਾਰ ਧਾੜ ਖੇਡਾਂ ਵਿਗਿਆਨਿਕ ਖੋਜਾਂ ਆਦਿ program ਵੀ ਦਿਖਾਏ ਜਾਂਦੇ ਹਨ ਕੇਬਲ ਟੀਵੀ ਸਾਡੇ ਤੱਕ ਖ਼ਬਰਾਂ ਦੇ ਚਿਤਰ ਤੇ ਜਿਉਂਦੇ ਜਾਗਦੇ ਪ੍ਰੋਗਰਾਮ ਪਹੁੰਚਾਂਦਾ ਹੈ ਜਿਨ੍ਹਾਂ ਨੂੰ ਹਰ ਵਿਅਕਤੀ ਦੇਖਣ ਦੀ ਇੱਛਾ ਰੱਖਦਾ ਹੈ ਰਾਜਸਿਕ ਘਟਨਾਵਾਂ ਦੇ ਉਥਲ ਪੁਥਲ ਸੰਬੰਧੀ ਪ੍ਰੋਗਰਾਮ ਵੀ ਦਿਖਾਏ ਜਾਂਦੇ ਹਨ। ਟੀਵੀ ਹਰ ਤਰਾਹ ਨਾਲ ਮਨੁੱਖ ਦੀਆ ਇੱਛਾਵਾਂ ਦੀ ਪੂਰਤੀ ਕਰਦਾ ਹੈ। ਇਹ ਸਾਡੇ ਵਿਚਾਰਾਂ ਨੂੰ ਮੋੜਾ ਦੇਣ ਵਿਚ ਵੀ ਸਹਾਈ ਸਿੱਧ ਹੁੰਦਾ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਉਸਾਰੂ ਪ੍ਰੋਗਰਾਮਾਂ ਦੀ ਵੀ ਪੇਸ਼ਕਸ਼ ਕਰਦਾ ਹੈ ਟੈਲੀਵਿਜ਼ਨ ਸਾਡੇ ਸੱਭਿਆਚਾਰਕ

ਨਿਰਸੰਦੇਹ television ਦਾ ਕੋਈ ਮੁਕਾਬਲਾ ਨਹੀਂ ਹੈ television ਰਾਹੀਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਵਿਚ ਪੱਛਮੀ ਸੱਭਿਆਚਾਰਾਂ ਦਾ fashion ਵਿਖਾਈ ਜਾਂਦੀ ਹੈ ਇਹ ਸਾਡੇ ਸੱਭਿਆਚਾਰ ਨੂੰ ਬਹੁਤ ਨੁਕਸਾਨ ਦੇ ਰਹੀ ਹੈ ਸਾਡਾ ਸੱਭਿਆਚਾਰ ਵੀ ਮੈਲਾ ਹੁੰਦਾ ਜਾ ਰਿਹਾ ਹੈਭਾਰਤੀ ਖਾਸਕਰ ਨੋਜਵਾਨ ਤੇ ਬੱਚੇ ਆਪਣੇ ਸੱਭਿਆਚਾਰ ਨੂੰ ਭੁਲਾਉਂਦੇ ਜਾ ਰਹੇ ਹਨ ਉਹ ਆਪਣੇ ਸੱਭਿਆਚਾਰ ਦੀਆ ਚੰਗੀਆਂ ਗੱਲਾਂ ਤਿਆਗ ਰਹੇ ਹਨ ਤੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਹਨ ਆਪ

ਆਪਣੇ ਆਪਣੇ ਦਾਦਕੇ ਜਾਕੇ ਛੁਟਿਆ ਬਤੀਤ ਕਰਦੇ ਸਨ ਮਗਰ ਅੱਜਕਲ television ਵਿਚ ਇੰਨੇ channel ਆ ਗਏ ਹਨ ਕਿ ਬੱਚੇ

cable channel ਦੇਖਦੇ ਹਨ ਆਪਸੀ ਰਿਸ਼ਤਿਆਂ ਦਾ ਵੀ ਇਨ੍ਹਾਂ ਟੈਲੀਵਿਜ਼ਨਾਂ ਰਾਹੀਂ ਪਿਆਰ ਘਟ ਰਿਹਾ ਹੈ ਬੱਚਿਆਂ ਦੇ ਦਿਲਾਂ ਵਿੱਚੋ ਵੀ ਵੱਡੀਆਂ ਦਾ ਸਤਿਕਾਰ ਘਟਦਾ ਜਾ ਰਿਹਾ ਹੈ ਧਾਰਮਿਕ ਵਿਚਾਰ ਵੀ ਅਲੋਪ ਹੀ ਹੁੰਦੇ ਜਾ ਰਹੇ ਹਨ ਬੱਚੇ ਅਤੇ ਨੌਜਵਾਨ ਸਵੇਰੇ ਸਵੇਰੇ ਰੱਬ ਦਾ ਨਾ ਲੈਣ ਦੀ ਥਾਂ ਗਾਣੇ ਸੁਣਨਾ ਪਸੰਦ ਕਰਦੇ ਹਨ ਮਨੁੱਖ ਦਾ ਜੀਵਨ ਰੁੱਖਾਂ ਦੇ ਨੀਰਸ ਬਣਦਾ ਜਾ ਰਿਹਾ ਹੈ television ਵਪਾਰੀਆਂ ਲਈ ਤਾਂ ਬਹੁਤ ਲਾਹੇਬੰਦ ਸਾਬਿਤ ਹੋਇਆ ਹਨ ਵੱਡੀਆਂ ਵੱਡੀਆਂ ਆਪਣੇ ਕੰਪਨੀਆਂ ਦੇ ਉਤਪਾਦਾਂ ਨੂੰ ਵੇਚਣ ਲਈ ਵਿਸ਼ਵ ਸੁੰਦਰੀਆਂ ਤੇ ਮਾਡਲਾਂ ਰਾਹੀਂ ਆਪਣੇ ਮਾਲ ਦਾ ਪ੍ਰਚਾਰ ਕਰਕੇ ਖਾਣਾ ਪੀਨਾ ਪਹਿਨਣਾ ਤੇ ਰਹਿਣ ਸਹਿਣ ਸੰਬੰਧੀ ਸਾਡੀ ਰੁਚੀਆਂ ਨੂੰ ਵੀ ਬਦਲ ਰਹੀਆਂ ਹਨ ਬਚਿਆ ਤੇ ਨੌਜਵਾਨਾਂ ਵਿਚ ਵੀ ਇੱਕ ਖਾਸ ਕਿਸਮ ਦੇ ਸਾਬਣ ਤੇ toothpaste ਨੂੰ ਵਰਤਣ ਦੇ fast food ਖਾਣ ਦੀਆ ਰੁਚੀਆਂ ਵੀ

ਮਾਲਾਮਾਲ ਹੋ ਰਹੀਆਂ ਹਨ ਪਰ ਲੋਕਾਂ ਦੀ ਖਰੀਦ ਸਕਦੀ ਘਟਦੀ ਜਾ ਰਹੀ ਹੈ ਉਹ ਮਾਨਸਿਕ ਤੇ ਆਰਥਿਕ ਉਲਝਣਾਂ ਦਾ ਸ਼ਿਕਾਰ ਵੀ ਹੁੰਦੇ ਜਾ ਰਹੇ ਹਨ television ਨੇ ਜਿਥੇ ਵਾਰਦਾਤ CID ਸਨਸਨੀ ਕਈ crime channel ਵੀ ਸਾਡੇ ਸਮਾਜ ਵਿਚ ਫੈਲਾਏ ਹਨ ਉਨ੍ਹਾਂ ਚੇਂਨਲਾ ਰਾਹੀਂ ਫੈਲੇ ਹੋਏ ਜ਼ੁਰਮ ਭ੍ਰਿਸ਼ਟਾਚਾਰ ਅਨੈਤਿਕ ਤੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਵੀ ਮਹਤਵਪੂਰਨ role ਅਦਾ ਕੀਤਾ ਹੈ ਉਥੇ ਭੋਲੇ ਭਾਲੇ ਲੋਕਾਂ ਨੂੰ ਜੁਰਮ ਕਰਨ ਲਈ ਉਤਸਾਹਿਤ ਵੀ ਕੀਤਾ ਹੈ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖ ਕੇ ਜ਼ੁਰਮ ਕਰਨਾ ਸਿੱਖਦੇ ਹਨ ਅਕਸਰ ਹੀ ਖਬਰਾਂ ਵਿਚ ਸੁਨਣ ਜਾ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਜਾ ਨੌਕਰ ਨੇ ਖ਼ਤਰਨਾਕ ਜੁਰਮ ਕੀਤਾ ਹੈ ਲੜੀਵਾਰ ਨਾਟਕਾਂ ਵਿਚ ਵੀ ਦਿਖਾਇਆ ਜਾਂਦਾ ਹੈ ਕਿ ਸੱਸ ਤੇ ਨੂੰਹ ਨੇ ਕਿਸ ਤਰਾਹ ਅੱਤਿਆਚਾਰ ਕੀਤਾ ਜਾ ਨੂੰਹ ਨੇ ਕਿਸ ਤਰਾਹ ਸੱਸ ਸੱਸ ਨਾਲ ਲੜਾਈ ਕੀਤੀ ਇਹ ਸਾਰੀਆਂ ਗੱਲਾਂ ਦਾ ਪ੍ਰਭਾਵ ਅਕਸਰ ਔਰਤਾਂ ਤੇ ਦੇਖਣ ਨੂੰ ਮਿਲਦਾ ਹੈ ਟੈਲੀਵਿਜ਼ਨ ਨਾਲ ਸਮੇ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਣ ਹੈ ਘਰਾਂ ਵਿਚ ਟੀਵੀ ਸਾਰਾ ਦਿਨ ਚਲਦਾ ਰਹਿੰਦਾ ਹੈ film ਲੜੀਵਾਰ ਨਾਟਕ ਤੇ ਨਾਚ ਗਾਣਿਆਂ ਦਾ ਸਵਾਦ ਲੈਣ ਵਿਚ ਵੀ ਸਮਾਂ ਨਾਸ਼ ਹੋ ਰਿਹਾ ਹੈ TV ਤੇ ਲਗਾਤਾਰ program ਦੇਖਣ ਤੋਂ ਬਾਅਦ ਅੱਖਾਂ ਦੇ ਥੱਕ ਜਾਂਦੀਆਂ ਹਨ ਤੇ ਹਰ ਕੋਈ ਕਾਮ ਕਰਨ ਨੂੰ ਮਨ ਨਹੀਂ ਕਰਦਾ ਅਸੀਂ ਏਨ੍ਹੇ ਮਗਨ ਹੋ ਜਾਂਦੇ ਹਾਂ ਕਿ ਕੰਮ ਦਾ ਜੋ ਸਮੇ ਦਾ ਧਿਆਨ ਹੀ ਨਹੀਂ ਰਹਿੰਦਾ cableTVtelevision ਸਾਡਾ ਭਰਪੂਰ ਮਨੋਰੰਜਨ ਕਰਦਾ ਹੈ ਅਸੀਂ ਘਰ ਬੈਠੇ ਹੀ ਸਾਰੀ ਦੁਨੀਆਂ ਨਾਲ ਜੁੜ ਜਾਂਦੇ ਹਾਂ ਦੁਨੀਆ ਬੜੀ ਨੇੜੇ ਲੱਗਣ ਲੱਗਦੀ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਵਿਚ television ਦਾ ਕੋਈ ਮੁਕਾਬਲਾ ਨਹੀਂ ਇਹ ਇਕ ਵਰਦਾਨ ਦੀ ਤਰਾਹ ਹੈ ਸਮੇ ਦਾ ਧਿਆਨ ਰੱਖੇ ਬਿਨਾ ਜਾ ਚੰਗੇ ਮਾੜੇ ਪ੍ਰੋਗਰਾਮਾਂ ਨੂੰ ਦੇਖਣ ਨਾਲ ਵਿਅਕਤੀਗਤ ਜੀਵਨ ਤੇ ਬਹੁਤ ਮਾੜਾ ਅਸਰ ਹੁੰਦਾ ਹੈ ਸੱਭਿਆਚਾਰ ਵੀ ਗੰਦਲਾ ਹੁੰਦਾ ਹੈ ਅਸਲ ਵਿਚ ਇਹ ਨੁਕਸਾਨ ਉਸ ਸਮੇ ਹੀ ਪਹੁੰਚਾਂਦਾ ਹੈ ਜਦੋ ਇਸਦੀ ਵਰਤੋਂ ਠੀਕ ਢੰਗ ਨਾਲ ਨਾ ਕੀਤੀ ਜਾਵੇ ਇਸ ਕਰਕੇ ਸਾਨੂੰ ਇਸਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ

cableTV ਰਾਹੀਂ ਅਸੀਂ ਹਰ ਦੇਸ਼ ਦੀਆਂ ਹਰ ਜਿਲਿਆਂ ਦੀਆਂ ਖ਼ਬਰਾਂ ਨੂੰ ਅਸੀਂ ਸੁਣਦੇ ਹਾਂ ਤੇ ਉਹਨਾਂ ਨੂੰ ਪੜ੍ਹਦੇ ਹਾਂ

ਸਾਰੀਆਂ ਟੀਵੀ ਵਿਚ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਹੜੀਆਂ ਖਬਰਾਂ ਅਖਬਾਰਾਂ ਵਿਚ ਵੀ ਬਾਅਦ ਚ ਆਉਂਦੀਆਂ ਹਨ ਉਹ ਪਹਿਲਾ television ਵਿਚ ਆ ਜਾਂਦੀਆਂ ਹਨ ਤੇ ਸਾਰੀ ਦੁਨੀਆ ਦੀਆਂ ਘਟਨਾਵਾਂ ਦਾ ਸਾਨੂ ਪਤਾ ਲਗ ਜਾਂਦਾ ਹੈ television ਨੇ ਕਈ ਵਧਯਾਪਨ ਵੀ CID ਕਈ ਉਹਨਾਂ ਨੇ ਆਪਣੇ ਕਈ channel ਵੀ ਪੇਸ਼ ਕੀਤੇ ਹਨ ਪਹਿਲਾ ਤਾਂ television ਚ ਸਿਰਫ ਦੂਰਦਰਸ਼ਨ ਹੀ ਆਉਂਦਾ ਸੀ ਪਰ ਅੱਜਕਲ cableTV ਤੇ ਹੋਰ ਕਿੰਨੇ channel ਆਉਣ ਲੱਗ ਗਏ ਹਨ ਜਿਹੜਾ ਦੇਖ ਕੇ ਹਰ ਉਮਰ ਦੇ ਲੋਕਾਂ ਉਤੇ ਇਸ ਚੀਜ਼ ਦਾ ਉਹਨਾਂ ਦੀ ਗੱਲਾਂ ਦਾ ਬਹੁਤ ਅਸਰ ਹੁੰਦਾ ਹੈ television ਇਕ ਵਰਦਾਨ ਦੀ ਤਰਾਹ ਹੀ ਹੈ ਇਹ ਸਮੇ ਦਾ ਧਿਆਨ ਰਖੇ ਬਿਨਾ ਚੰਗੇ ਮਾੜੇ program ਨੂੰ ਦੇਖਣ ਨਾਲ ਹੀ ਵਿਅਕਤੀਗਤ ਜੀਵਨ ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ ਸੱਭਿਆਚਾਰ ਵੀ ਗੰਦਲਾ ਹੁੰਦਾ ਹੈ ਅਸਲ ਵਿਚ ਇਹ ਨੁਕਸਾਨ ਉਹ ਸਮੇ ਹੀ ਪਹੁੰਚਾਂਦਾ ਹੈ ਜਦੋ television ਦੀ ਵਰਤੋਂ ਸਹੀ ਢੰਗ ਨਾਲ ਨਾ ਕੀਤੀ ਜਾਵੇ ਇਸ ਕਰਕੇ ਸਾਨੂੰ ਇਸਦੀ ਸਹੀ ਵਰਤੋਂ ਹੀ ਕਰਨੀ ਚਾਹੀਦੀ ਹੈ ਵਪਾਰੀਆਂ ਤੋਂ ਉਹਨਾਂ ਦੀਆ ਬਣਿਆ ਸਕੀਮਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਇਸਦੀ ਸਹੀ ਵਰਤੋਂ ਕਰਕੇ ਹੀ ਅਸੀ television ਦੀਆ ਗੱਲਾਂ ਨੂੰ ਸਮਝ ਤੇ ਸੁਨ ਸਕਦੇ ਹਾਂ ਉਹਨਾਂ ਦੀ ਮਸ਼ਹੂਰੀਆਂ ਤੋਂ ਵੀ ਸਾਨੂੰ ਸਾਵਧਾਨ ਹੀ ਰਹਿਣਾ ਚਾਹੀਦਾ ਹੈ ਜੇ ਅਸੀਂ ਇਸ ਦੀ ਨਾਜਾਇਜ਼ ਵਰਤੋਂ ਕਰਾਂਗੇ ਤਾ ਇਹ ਸਾਡੇ ਲਈ ਮੁਸੀਬਤ ਬਣ ਜਾਵੇਗਾ ਜੋ ਕਿ ਅੱਗੇ ਜਾਕੇ ਅੱਗੇ ਭਵਿੱਖ ਵਿਚ ਬਹੁਤ ਨੁਕਸਾਨ ਦੇਵੇਗਾ ਟੈਲੀਵਿਜ਼ਨ ਜਿਥੇ ਮਨੋਰੰਜਨ ਦਾ ਵੀ ਸਾਧਣ ਹੈ ਇਹ ਗਿਆਨ ਦਾ ਵੀ ਸੋਮਾ ਵੀ ਹੈ। ਟੈਲੀਵਿਜ਼ਨ ਚ ਬਹੁਤ ਗਿਆਨਵਰਧਨ ਸਵਾਲ ਜਵਾਬ ਦੇ ਆਉਂਦੇ ਹਨ ਜੋ ਬੱਚਿਆਂ ਲਈ ਬਹੁਤ ਦੇਖਣ ਵਾਸਤੇ ਬਹੁਤ ਮਹੱਤਵਪੂਰਨ ਹਨ ਜਿਆਦਾ ਦੇਰ ਤਕ television ਵੀ ਵੇਖਣ ਨਾਲ ਵੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਤਾਂ ਉਹਨਾਂ ਦੀ ਪੜ੍ਹਾਈਆਂ ਤੇ ਵੀ ਬਹੁਤ ਅਸਰ ਪੈਂਦਾ ਹੈ ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ television ਦੇ ਜਿੰਨੇ ਫਾਇਦੇ ਹਨ ਉਹਨੇ ਟੈਲੀਵਿਜ਼ਨ ਦੀ ਹਾਨੀਆ ਵੀ ਬਹੁਤ ਹਨ। ਬੱਚਿਆਂ ਨੂੰ ਤਾਂ ਇਹ ਪੜ੍ਹਾਈ ਤੋਂ ਦੂਰ ਕਰ ਰਿਹਾ ਹੈ ਆਪ ਰਿਸ਼ਤੇਦਾਰਾਂ ਤੋਂ ਦੂਰ ਕਰ ਰਿਹਾ ਹੈ ਤੇ ਆਪਣੇ ਸਹੇਲੀਆਂ ਸੱਘੇ ਸੰਬੰਧੀਆਂ ਮਿੱਤਰ ਦੋਸਤ ਸਾਰੀਆਂ ਤੋਂ ਇਹ ਟੈਲੀਵਿਜ਼ਨ ਬੱਚਿਆਂ ਨੂੰ ਦੂਰ ਕਰਦਾ ਜਾ ਰਿਹਾ ਹੈ ਤੇ ਨਾ ਹੀ ਹੁਣ ਬੱਚੇ ਛੁੱਟੀਆਂ ਵਿਚ ਨਾਨਕੇ ਜਾ ਆਪਣੇ ਦਾਦਕੇ ਜਾਂਦੇ ਹਨ ਸਾਰਾ ਸਾਰਾ ਦਿਨ television ਦੇਖ ਦੇ ਕੇ ਹੀ ਆਪਣੀ ਛੁੱਟੀਆਂ

ਨਾਨਕੇ ਦਾਦਕੇ ਜਾਕੇ ਛੁੱਟੀਆਂ ਬਤੀਤ ਕਰੋ ਆਪਣੇ ਮਾਤਾ ਪਿਤਾ ਦਾ ਕਹਿਣਾ ਮਨ ਕੇ ਟੈਲੀਵਿਜ਼ਨਾਂ ਤੋਂ ਦੂਰ ਰਹੋ ਸਿਆਣੇ ਕਹਿੰਦੇ ਹਨ ਕਿ ਜਿਥੇ ਕਿਸੇ ਚੀਜ਼ ਦਾ ਫਾਇਦਾ ਹੈ ਉਥੇ ਉਸਦਾ ਨੁਕਸਾਨ ਵੀ ਬਹੁਤ ਹੈ ਇਸ ਕਾਰਣ ਜਿਆਦਾ ਦੇਰ ਤਕ television ਵੇਖਣ ਨਾਲ ਵੀ ਨੁਕਸਾਨ ਹੀ ਹੁੰਦਾ ਹੈ ਉਹਨਾਂ ਦੀ ਪੜ੍ਹਾਇਆ ਤੇ ਅਸਰ ਪੈਂਦਾ ਹੈ ਉਹਨਾਂ ਦੀ ਨਿਗਾਹ ਵੀ ਕਮਜ਼ੋਰ ਹੋ ਜਾਂਦੀ ਹੈ ਤੇ ਦੇਰ ਰਾਤ ਨੂੰ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਨਾਲ ਉਹਨਾਂ ਤੇ ਸ਼ਰੀਰ ਤੇ ਤੇ ਵੀ ਮਾੜਾ ਅਸਰ ਹੁੰਦਾ ਹੈ ਇਹੋ ਜਿਹੇ ਪ੍ਰੋਗਰਾਮ